ਜਾਂ ਘਰ ਚਲਾਵੇ ਜਾਂ ਇਹਨਾਂ ਨੂੰ ਚਲਾਣਾਂ ਦੇ ਭੁਗਤੇ ਪੰਜ ਪੰਜ ਹਜ਼ਾਰ ਰੁਪਇਆ ਅਸੀਂ ਤੇ ਇਹਨਾਂ ਕੋਲੋਂ ਬੜਾ ਦੁਖੀ ਹੋਏ। ਤੇ ਦੇਹ ਚਲਾਣ ਤੇ ਚਲਾਣ, ਦੇਹ ਚਲਾਣ ਤੇ ਚਲਾਣ ਫਿਰ ਇਸ ਕਰਕੇ ਅਸੀਂ ਬੱਸੇ ਬੁਸੇ ਜਾਣਾ ਪਸੰਦ ਕਰਦੇ ਹਾਂ, ਵੀ ਚਲੋ ਦਸ ਵੀਹ ਰੁਪਏ ਲਾ ਕੇ ਚਲੇ ਜਾਈਦਾ, ਦਸ ਵੀਹ ਰੁਪਏ ਲਾ ਕੇ ਆ ਜਾਈਦਾ।

ਉਧਰੋਂ ਭੈਣ ਚੋਦ ਮੋਦੀ ਨੇ ਸਿਲੈਂਡਰ ਦੇ ਵਾਲਾ ਬਾਰਾਂ ਸੌ ਰੁੁਪਏ ਦਾ ਸਿਲੈਂਡਰ ਕਰ ਲਿਆ, ਉਧਰੋਂ ਪੁਲਿਸ ਵਾਲੇ ਸਾਨੂੰ ਚਲਾਣ ਦਾ ਪੰਜ ਪੰਜ ਹਜ਼ਾਰ ਰੁਪਇਆ ਪਾਉਂਦੇ ਆ ਬੰਦਾ ਜਾਏ ਕਿੱਥੇ, ਕਰੇ ਕੀ। ਇਹੋ ਚੀਜ਼ਾਂ ਤੇ ਅਸੀਂ ਕਰਨੇ ਹੈ ਵੇਖਣਦੇ ਹੈ ਵੀ ਸਾਨੂੰ ਇਹ ਚੀਜ਼ਾਂ ਤੋਂ ਜਿਹੜੀ ਐਲਰਜ਼ੀ ਆ ਇਹ ਐਲਰਜ਼ੀ ਸਾਡੀ ਖ਼ਤਮ ਹੋ ਜਾਏ ਹੋਰ ਬਾਕੀ ਗਲੀ number ਸੱਤ ਦੇ ਵਿੱਚ ਅਸੀਂ ਰਹਿੰਦੇ ਹਾਂ ਮਕਾਨ number ਸਾਡਾ ਛੇ ਸੌ ਤੇਈ number ਆ ਹੋਰ ਪ੍ਰਦੂਸ਼ਣ ਜ਼ਿਆਦਾ ਇੱਥੇ। ਬੇਕਾਰ ਮੋਟਰ ਸਾਇਕਲ, ਸਕੂਟਰ ਦਾ। ਤੇ ਜਦੋਂ ਅਸੀਂ ਘਰੋਂ ਕੱਢਦੇ ਹਾਂ ਤੇ ਸਾਨੂੰ ਜੀਣ ਨੀ ਦਿੰਦੇ ਜਾਵੇ ਕਿੱਧਰ ਨੂੰ ਇਸ ਕਰਕੇ ਨਾ ਅਸੀਂ ਕਹਿੰਦੇ ਹਾਂ, ਵਧੀਆ ਤਰੀਕੇ ਨਾਲ ਮੰਨ ਲਓ ਵੀ ਸਾਨੂੰ ਜਿਹੜੀ ਪੰਜਾਬੀ ਹੈ ਨਾ ਬਹੁਤ ਹੀ good ਲੱਗਦੀ ਹੈ ਇਹ ਪੰਜਾਬੀ 'ਚ ਗੱਲਬਾਤ ਕਰਨਾ ਪਸੰਦ ਕਰਦੇ ਹਾਂ ਪੰਜਾਬੀ ਰੋਟੀ ਖਾਈਦੀ ਹੈ ਮੱਕੀ ਦਾ ਸਾਗ ਤੇ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਢੋਡੇ ਵਗ਼ੈਰਾ ਚੋਲਾਂ ਦੇ ਇਹ ਚੀਜ਼ਾਂ ਖਾਂਦੇ ਹਾਂ ਦੁੱਧ ਪੀਈਦਾ ਰਾਤ ਨੂੰ ਗਲਾਸਾ ਗਲਾਸਾ। ਤੇ ਪੈਗ ਸੈਗ ਕਦੇ ਕਦੇ ਲਾ ਹੀ ਲਈਦਾ ਵਾ ਹਫ਼ਤੇ ਬਾਅਦ, ਦਸੇ ਦਿਨੀ ਬਾਅਦ ਤੇ ਲਾਉਣਾ ਚਾਹੀਦਾ ਵੀ ਆ, ਆਹ ਜਿਹੜਾ ਅੰਦਰ ਜਿਹੜੇ ਕੀਟਾਣੂ ਕਟੂਣੇ ਜਲ ਜਾਂਦੇ ਆ ਇਹ ਮਰ ਮੁਰ ਜਾਂਦੇ ਆ ਕਹਿੰਦੇ ਨਾਲ। ਤਾਂ ਕਰਕੇ ਕਦੇ ਕਦੇ ਲਾ ਵੀ ਲਈਦਾ ਪੈਗ ਸੈਗ ਵੀ ਹੋਰ ਆਹ ਬੀੜੀਆਂ ਸੀੜੀਆਂ ਜਿਹੜੀਆਂ ਚੱਲੀਆਂ ਨਾ ਇਹ ਬੰਦ ਹੋਣੀਆਂ ਚਾਹੀਦੀਆਂ। ਇਹ ਬੀੜੀਆਂ ਲੋਕੀ ਬੜੀਆਂ ਪੀਂਦੇ ਆ, ਬਾਕੀ ਆਹ ਚਿੱਟਾ ਪਤਾ ਨੀ ਕਿੱਥੋਂ ਪੀ ਜਾਂਦਾ ਕਿੱਥੋਂ ਆ ਗਿਆ ਇਹ ਤੇ ਸਾਡੇ ਖਾ ਹੀ ਗਿਆ ਨਾ ਸਾਡੇ ਦੇਸ ਨੂੰ, ਸਾਡੇ ਅੱਜ ਕੱਲ੍ਹ ਦੇ ਮੁੰਡਿਆਂ ਨੂੰ, ਨੌਜਵਾਨਾਂ ਨੂੰ। ਲੋਕੀ ਚਿੱਟਾ ਪੀਂਦੇ ਆ ਦੇਹ ਚੋਰੀ ਤੇ ਚੋਰੀ, ਦੇਹ ਚੋਰੀ ਤੇ ਚੋਰੀ, ਕਿਸੇ ਦਾ ਬਾਲਟੀ ਹੈਨੀ, ਕਿਸੇ ਦਾ ਸਿਲੈਂਡਰ ਹੈਨੀ ਕਿਸੇ ਦਾ ਹੈਨੀ ਰਾਤ ਨੂੰ ਵੇਖਦੇ ਆ ਲੋਕੀ ਆਹ ਜਿਹੜੇ ਨਸ਼ੇੜੀ ਆ। ਕਿ ਬੂਹਾ ਕਿਹਦਾ ਖੁੱਲਾ ਰਹਿ ਗਿਆ, ਉਹਦੇ ਘਰੋਂ ਸਮਾਨ ਗਾਇਬ ਜਿਹੜਾ ਕੋਈ ਚਲੇ ਗਿਆ ਉਹਦੇ ਘਰੋਂ ਸਾਰਾ ਕੁਛ ਗਾਇਬ ਤਾਂ ਕਰਕੇ, ਆਹ ਚਿੱਟੇ ਨੇ ਸਾਨੂੰ ਸਾਡੇ ਜਿਹੜੇ ਨੌਜਵਾਨ ਆਂ ਨਾ ਇਹਨਾਂ ਨੇ ਤਾਂ ਬੇੜਾ ਹੀ ਗਰਕ ਕਰਕੇ ਰੱਖ ਦਿੱਤਾ ਬਾਕੀ ਮੈਂ ਕੰਮ ਅਲਮਾਰੀਆਂ ਦਾ ਕਰਦਾ ਲੋਹੇ ਵਾਲੀਆਂ ਅਲਮਾਰੀਆਂ ਬਣਾਉਂਦੇ ਹਾਂ ਲੋਹੇ ਵਾਲੀਆਂ ਅਲਮਾਰੀਆਂ ਬਣਾ ਕੇ ਉਹਨੂੰ ਪੇਂਟ ਪੂੰਟ ਕਰੀਦਾ ਵਾ ਉਹਦੇ ਸਾਨੂੰ ਰੁਪਇਆ ਸੱਤ ਅੱਠ ਸੌ ਮਿਲਦਾ ਇੱਕ ਅਲਮਾਰੀ ਦਾ ਬਣਾ ਕੇ ਵੀ ਪੇਂਟ ਕਰਕੇ ਵੀ ਮਜ਼ਦੂਰੀ ਘੱਟ ਆ ਜਿੰਨਾ ਕੰਮ ਆਂ।

ਵੀ ਸਿਲੈਂਡਰ ਦੇਖੋ ਬਾਰਾਂ ਸੌ ਰੁਪਏ ਦਾ ਸਿਲੈਂਡਰ ਹੋ ਗਿਆ ਸਾਨੂੰ ਜਿਹੜਾ ਸੌਦਾ ਪੱਤਾ ਕਿੱਥੋਂ ਮਹਿੰਗਾ ਕਿੰਨਾ ਹੋ ਗਿਆ। ਖੰਡ ਦੇਖੋ ਚਾਲੀ ਰੁਪਈਏ ਹੈਂ ਬਤਾਲੀ ਰੁਪਈਏ ਪੱਤੀ ਸੌ ਰੁਪਇਆ ਪਾਈਆ ਆਟਾ ਤੀਹ ਰੁਪਏ ਕਿੱਲੋ। ਕਿੰਨਾ ਕੁ ਮਹਿੰਗਾਈ ਹੋ ਗਈ ਤੇਲ ਮੰਨ ਲਓ ਇੱਕ ਸੌ ਤੇ ਨੱਬੇ ਰੁਪਏ ਕਿੱਲੋ ਜਾਵੇ ਗ਼ਰੀਬ ਬੰਦਾ ਤੇ ਜਾਵੇ ਕਿੱਥੇ ਹੋਰ ਇਹ ਐਟਮਾਂ ਜਿਹੜੀਆਂ ਹੁੰਦੀਆਂ ਨਾ, ਘਰ ਚਲਾਉਣ ਵਾਲੀਆਂ ਇਹ ਥੋੜ੍ਹੀਆਂ ਥੋੜ੍ਹੀਆਂ ਸਸਤੀਆਂ ਹੋ ਜਾਣ ਨਾ ਤੇ ਲੋਕੀ ਗ਼ਰੀਬ ਬੰਦਾ ਰੱਜ ਕੇ ਰੋਟੀ ਖਾ ਸਕਦਾ। ਰੋਟੀ ਦਾ ਮਸਲਾ ਵਾ ਜੀ ਸਾਰਾ ਹੀ ਰੋਟੀ ਦਾ ਮਸਲਾ। ਰੋਟੀ ਇੱਕ ਦੂਜੇ ਨਾਲ ਮਤਲਬ ਇਹ ਆ ਵੀ ਸਾਨੂੰ ਰੋਟੀ ਬੜੀ ਮਹਿੰਗੀ ਚੱਲਣਦੀ ਹੈ ਅੱਜ ਕੱਲ੍ਹ ਲੋਕਾਂ ਦੇ ਚਾਰ ਪੰਜ ਮੁੰਡੇ ਹੁੰਦੇ ਹੈ ਵਿਹਲੜ, ਕੰਮ ਕਾਰ ਕਰਨਾ ਨੀ ਇੱਧਰੋਂ ਆਏ ਫਿਰ ਤੁਰ ਕੇ ਖਾ ਰੋਟੀ, ਇੱਧਰੋਂ ਆਏ ਫਿਰ ਤੁਰ ਕੇ ਖਾ ਰੋਟੀ।

ABCCompanyABCTelecomABCTelecomcompany ਵਿਚੋਂ ਮੈਂ ਸੰਜਨਾ ਗੱਲ ਰਹੀ ਆ ਮੈਂ ਤੁਹਾਡੀ ਕਿਸ ਤਰ੍ਹਾਂ ਸੇਵਾ ਕਰ ਸਕਦੀ ਆ sir ਜੀ sir ਬਿਲਕੁਲ ਮਈ ਤੁਹਾਨੂੰ ਦੱਸ ਸਕਦੀ ਆ ਕਿ ਮਈ ਜਾਂ ਸਕਦੀ ਆ ਇਹ ਜਿਹੜੀ ਤੁਹਾਨੂੰ network ਦੀ ਸਮੱਸਿਆ ਆ ਰਹੀ ਹੈ ਇਹ ਕਿੰਨੇ ਸਮੇ ਤੋਂ ਆ ਰਹੀ ਆ ਜੀ sir ਕੀ ਮੈਂ ਜਾਣ ਸਕਦੀ ਆ ਇਹ ਜਿਹੜੀ ਸਮੱਸਿਆ ਏ ਇਹ ਤੁਸੀਂ ਆਪਣੇ ਘਰ ਦਾ address ਬਦਲਿਆ ਹੈ ਇਸ ਲਈ ਆ ਰਹੀ ਏ ਆ ਫੇਰ ਤੁਸੀਂ ਆਪਣਾ ਜਿਹੜਾ phone ਚਲਾਉਣ ਦਾ ਜਿਹੜਾ ਹੈਗਾ ਜਗਾਹ ਬਦਲੀ ਹੈਕੋਈ ਹੋਰ ਜਗਾਹ ਤੇ ਜਾ ਕੇ ਚਲਾ ਰਹੇ ਹੋ ਤਾਂ ਆ ਰਹੀ ਏ ਤੁਹਾਨੂੰ ਇਹ ਸਮੱਸਿਆ

Hellosir ਮੈਨੂੰ ਤੁਹਾਡੀ ਅਵਾਜ ਨਹੀਂ ਆ ਰਹੀ ਕੀ ਤੁਸੀਂ ਦੁਬਾਰਾ ਦਸੋਂਗੇ ਤੁਸੀਂ ਕੀ ਕਹਿ ਰਹੇ ਹੋ

ID ਦਾ proof ਦਿੱਤਾ ਸੀਗਾ ਆਪਣਾ ਕੀ ਮੈਂ ਜਾਂ ਸਕਦੀ ਆ ਮਤਲਬ ਤੁਸੀਂ ਸਾਡੀ company ਦਾ ਮਤਲਬ ਜਿਹੜਾ number ਲਿੱਤਾ ਸੀਗਾ ਤੁਸੀਂ ਕੇਹੜਾ ਆਪਣਾ ਜਿਹੜਾ IDproof ਸੀਗਾ ਓਹਨਾ ਨੂੰ ਦਿੱਤਾ ਸੀਗਾ retailer ਨੂੰ ਸਾਡਾ number ਖਰੀਦਣ ਲੱਗੇ ਤੇ ਤੁਹਾਡੇ ਤੋਂ ਓਹਨੇ ਕਿੰਨੇ ਪੈਸੇ ਲੈ ਸੀਗੇ ਤੇ ਉਸ time ਤੁਹਾਡੇ ਕੋਲ ਇਸ number ਤੇ ਕਿਹੜੇ ਕਿਹੜੇ ਜਾ ਸੀਗੇ ਮੌਜੂਦਾ sir ਥੋੜਾ ਹੌਲੀ ਬੋਲੋ ਤੁਹਾਡੀ ਅਵਾਜ ਬੜੀ ਉੱਚੀ ਆ ਰਹੀ ਏ ਥੋੜਾ ਹੋਲੀ ਬੋਲੋ ਠੀਕ ਏ ਜੀ ਕਿ sir ਮੈਂ ਤੁਹਾਡਾ ਸ਼ੁਭ ਨਾਮ ਜਾਂ ਸਕਦੀ ਆ ਸਮੀਰ ਜੀ ਤੁਹਾਡਾ ਸਵਾਗਤ ਹੈ ਸਾਡੀ company ਵਿਚ ਸਮੀਰ ਜੀ ਹਾਂਜੀ sirsir ਕੀ ਮੈਂ ਤੁਹਾਡਾ ਅਧਾਰ cardnumber ਜਾਂ ਸਕਦੀ ਕਿ ਤੁਸੀਂ confirm ਕਰਵਾਉਣਗੇ ਜਿਹੜਾ ਤੁਸੀਂ ਮੇਰਾ ਨਾਮ ਦਸਿਆ ਹੈ ਸਮੀਰ ਇਹ ਤੁਹਾਡੇ ਅਧਾਰ card ਦੇ ਵਿਚ

ਹਾਂਜੀ sir ਹਾਂਜੀ ਤੁਸੀਂ ਆਪਣਾ ਨਾਮ ਲਿਖਵਾਣ ਦੀ ਕਿਰਪਾਲਤਾ ਕਰੋਂਗੇ ਤਾਂਕਿ ਮੈਂ ਅੱਗੇ ਦੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਸਕਾ ਤੁਹਾਡਾ ਨਾਮ ਲਿਖਣ ਤੋਂ ਬਾਅਦ ਮੈਂ ਤੁਹਾਡੇ ਅਧਾਰ card ਵਾਰੇ ਤੁਹਾਡੇ ਤੋਂ ਕੁਛ ਪੁਛੁਣਗੀ sir ਤੁਸੀਂ ਆਪਣਾ ਨਾਮ ਲਿਖਵਾਓ ਮੈਨੂੰ ਹਾਂਜੀ sir ਤੁਸੀਂ ਮੇਰੀ ਗੱਲ ਸਮਝ ਨਹੀਂ ਰਹੇ ਹੋ sirhellosir ਮੈਂ ਤੁਹਾਨੂੰ ਐਵੇ ਕਹਿਣਾ ਚਾਹ ਰਹੀ ਆ ਜਿਹੜਾ ਨਾਮ ਹੈ ਉਹ ਤਾ ਸਮੀਰ ਹੀ ਹੈ ਉਹ ਤਾਂ ਆਪਾਂ confirm ਕਰ ਚੁਕੇ ਹੈ sir ਮੈਂ ਇਹ ਜਾਨਣਾ ਚਾਹੁਣੀ ਆ ਤੁਹਾਡੇ ਨਾਮ ਦੇ ਜਿਹੜੇ spelling ਉਹ ਕਿ ਨੇ ਅੱਖਰ sir ਅੱਖਰ ਕਿ ਨੇ ਤੁਹਾਡੇ ਨਾਮ ਦੇ ਇੱਕ ਮਿੰਟ sir ਇੰਤਜ਼ਾਰ ਕਰੋ oksir ਜੀ sir ਕੀ sir ਤੁਸੀਂ ਮੈਨੂੰ ਜਿਹੜਾ ਤੁਹਾਡਾ ਅਧਾਰ cardnumber ਹੈ ਬਿਲਕੁਲ ਸਹੀ ਸਹੀ ਦਾਸ ਕੇ ਆਪਣਾ ਅਧਾਰ cardnumber ਲਿਖਵਾਓਂਗੇ ਤੁਸੀਂ ਇਹ number ਖਰੀਦਿਆ ਸੀਗਾ ਸਾਡੀ company ਦਾ

ਇੱਕ ਮਿੰਟ ਪਛਾਂਵੇ ਅੱਸੀ sir ਅੱਗੇ

ਬਾਰਾਂ ਤਾਰਾਂਵੇ ਜੀ sir ਅੱਗੇ ਕਿੰਨਾ ਏ number ਤੁਹਾਡਾ ਅਧਾਰ card ਦਾ ਬਾਰਾਂ ਤਾਰਾਂਵੇ ਦੇ ਅੱਗੇ ਕਿੰਨੇ ਆ sir

ਅੱਛਾ ਜੀ ਤਿੰਨ ਹਾਂਜੀ sir ਅੱਗੇ ਕਿੰਨੇ number ਆ ਤੁਹਾਡਾ ਅਧਾਰ card ਦਾ ਸਤਾਈ ਅਠਾਈ ਉੱਨਤੀ ਦੁਬਾਰਾ ਦਸਿਓ ਤੂਹੈ ਅਵਾਜ ਕੱਟ ਰਹੀ ਏ ਸਤਾਈ ਅਠਾਈ ਸਤਾਈ ਦੋ ਸੱਤ ਦੋ ਅੱਠ ਦੋ ਨੋ ਸਤਾਈ ਅਠਾਈ ਉੱਨਤੀ ਕੀ ਜਿਹੜਾ ਤੁਹਾਡਾ ਮੈਂ ਬੋਲਿਆ ਹੈ ਸਹੀ ਹੈ

hellosir ਮੈਂ ਇਥੇ ਸਭ ਕੁਛ update ਕਰ ਦਿੱਤਾ ਹੈ ਜਿਹੜੀ ਤੁਹਾਡੇ network ਦੀ ਸਮੱਸਿਆ ਹੈ ਮੈਂ ਤੁਹਾਨੂੰ ਹੁਣ ਇੱਕ ਕਦਮ ਦੱਸਾਂਗੀ ਉਹ ਕਦਮ ਚੱਕ ਕੇ ਤੁਸੀਂ ਜਿਹੜੀ ਆਪਣੀ network ਦੀ ਸਮੱਸਿਆ ਹੈ ਓਹਨੂੰ ਖਤਮ ਕਰ ਸਕਦੇ ਊ sir

ਮੈਂ ਬਿਲਕੁੁਲ ਠੀਕ ਹਾਂ, ਤੁਸੀਂ ਦੱਸੋ। ਨਹੀਂ ਮੈਂ phone ਕੀਤਾ ਤੇ ਮੈਨੂੰ ਨੀ ਪਤਾ ਹੋਣਾ ਕਿ ਕੌਣ ਬੋਲਦਾ ਪਿਆ ਆਹ ਹਾਂ ਹਾਂ ਹੋਰ ਦੱਸੋ ਰਾਜਵੀਰ ਕੀ ਹਾਲ ਚਾਲ ਹੈ।

ਹਾਂ ਤੇ ਨਹੀਂ ਕਰਦਾ ਤੂੰ ਮੈਨੂੰ ਪਿੱਛੇ ਜਿਹੇ ਦੱਸਿਆ ਤਾਂ ਸੀਗਾ ਜਦੋਂ ਮੈਂ ਉਦੋਂ ਵੀ ਮੈਂ ਹੀ ਤੈਨੂੰ phone ਕੀਤਾ ਸੀਗਾ ਤੇ ਅੱਜ ਵੀ ਮੈਂ ਹੀ ਤੈਨੂੰ phone ਕੀਤਾ ਹੈ ਕੁਛ ਤੇ ਸ਼ਰਮ ਕਰ ਲਾ।

ਚੱਲ ਠੀਕ ਹੈ, ਹਾਂ ਠੀਕ ਹੈ ਮੇਰੇ ਕੋਲੋਂ ਗ਼ਲਤੀ ਹੋ ਗਈ ਮੈਂ ਭਰਾਵਾ ਤੈਨੂੰ ਯਾਦ ਕਰ ਲਿਆ, ਠੀਕ ਹੈ ਕੋਈ ਗੱਲ ਨੀ ਅੱਗੇ ਤੋਂ ਨਹੀਂ ਕਰਾਂਗੀ। ਹਾਂ ਸ਼ੁਕਰ ਹੈ, ਨਹੀਂ ਉਹਦੀ ਵੀ ਕੋਈ ਲੋੜ ਨੀ formality ਦੀ ਲੋੜ ਨੀ ਆਪੇ ਕਹਿ ਕੇ phone ਕਰਾਇਆ ਤੇ ਕੀ ਕਰਾਇਆ। ਹਾਂ ਤੇ ਫਿਰ ਹੋਰ ਕੀ ਕਵਾਂ, ਤੂੰ ਆਪੇ ਮੈਨੂੰ ਕਿਹਾ ਕਿ ਮੈਂ busy ਰਹਿਨਾ ਆਂ, ਮੈਂ ਤਾਂ ਤੈਨੂੰ ਪੁੱਛਿਆ ਤੂੰ busy ਕਿੱਥੇ ਰਹਿਨਾ ਤੇ ਅੱਗੋਂ ਕਹਿੰਦਾ friends ਵਗ਼ੈਰਾ ਹੋਰ friends ਤੇ ਮੈਂ ਕੀ ਹਾਂ ਭਰਾਵਾ ਤੇਰੀ ਮੈਂ ਵੀ ਤਾਂ ਬੇਚਾਰਾ friend ਹਾਂ ਗ਼ਰੀਬ ਬੰਦਾ ਹਾਂ ਮੰਨਿਆ ਪਰ ਇਹਦਾ ਮਤਲਬ ਇਹ ਨੀ ਕੀ ਤੂੰ ਮੈਨੂੰ ਜਮਾ ਨੀ ਉਹ ਦਏਂਗਾ ਅਹ ਕੀ

ਵਧੀਆ ਵਧੀਆ, ਹੋਰ ਘਰ ਪਰਿਵਾਰ ਠੀਕ ਹੈ ਸਭ। ਹੋਰ ਕੀ ਕਰਦੇ ਹੋ ਅੱਜ ਕੱਲ੍ਹ ਵਿਹਲੇ ਹੋ ਹਾਲੇ ਵੀ ਜਾਂ ਕੰਮ ਕਾਰ ਸ਼ੁਰੂ ਕਰ ਦਿੱਤਾ ਕੋਈ।

ਹਾਂ ਅੱਜ ਸਾਰੇ ਘਰ ਹੀ ਹੈ ਮਤਲਬ ਅੱਜ ਮਸਾਂ ਕਿਤੇ ਮੌਸਮ ਠੰਢਾ ਹੋਇਆ ਤੇ ਬੰਦੇ ਨੂੰ ਹੋਇਆ ਕਿ ਯਾਰ ਥੋੜ੍ਹੀ ਚੈਨ ਦੀ ਸਾਹ ਲੈ ਲਈਏ ਕਿਉਂਕਿ ਗਰਮੀ ਵਗ਼ੈਰਾ ਬੜੀ ਪੈਂਦੀ ਪਈ ਆ ਨਾ। ਕਿੰਨੇ ਦਿਨ ਹੋ ਗਏ ਯਾਰ ਗਰਮੀ ਬੜੀ ਪੈ ਰਹੀ ਤੇ ਰਾਤੀ ਥੋੜ੍ਹਾ ਮੌਸਮ ਠੰਢਾ ਹੋਇਆ ਨਾ ਤੇ ਬੰਦੇ ਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਚੈਨ ਨਾਲ ਬੰਦਾ ਸੋਂਦਾ ਹੈ ਅੱਛਾ ਏਦਾਂ ਹੋਇਆ ਰਾਤੀ ਦੇਖ ਲੈ ਏਦਾਂ ਬੰਦਾ ਨਾ ਚਾਦਰਾਂ ਤੋਂ ਵੀ ਦੂਰ ਭੱਜਦਾ ਹੈ ਜਿੱਦਾਂ ਉੱਪਰ ਲੈਣ ਵਾਲੀਆਂ ਤੇ ਰਾਤੀ direct ਕੰਬਲ ਨਿੱਕਲ ਗਏ।

ਹਾਂ ਆਹੀ ਮੈਨੂੰ ਵੀ ਨਾ ਮੈਂ ਤੈਨੂੰ ਇੱਕ ਗੱਲ ਦੱਸਾਂ ਹਾਂ ਸਭ ਤੋਂ ਜ਼ਿਆਦਾ ਮਜ਼ਾ ਪਤਾ ਕੀ ਆਉਂਦਾ ਹੈ ਕਿ ਬੰਦੇ ਨੇ cooler ਵਗ਼ੈਰਾ ਜਿੱਦਾਂ ਆਪਾਂ ਫਰਾਟਾ ਲਾਇਆ ਹੋਇਆ ਸੀ ਨਾ ਤੇ ਮੈਂ front ਤੇ ਸੁੱਤੀ ਹੁੰਦੀ ਹਾਂ ਫਿਰ ਕੰਬਲ ਲੈ ਕੇ ਫਰਾਟਾ ਲਾ ਕੇ ਠੰਢ ਵੀ ਲੱਗਦੀ ਹੋਵੇ ਤੇ ਕੰਬਲ ਵੀ ਓੜ ਕੇ ਬੜਾ ਮਜ਼ਾ ਆਉਂਦਾ ਸੌਣ ਦਾ ਹਮ ਫਿਰ ਰਾਤੀ ਚੈਨ ਨਾਲ ਸੁੱਤੇ ਸੀਗੇ ਤੇ ਉਞ ਹੀ ਅੱਜ ਮੈਂ ਕਿਹਾ feeling low ਜਿਹਾ ਲੱਗਦਾ ਪਿਆ ਸੀਗਾ ਫਿਰ ਮੈਂ office ਤੋਂ ਛੁੱਟੀ ਕਰ ਲਈ ਤੇ ਮੈਂ ਕਿਹਾ ਚੱਲ ਤੈਨੂੰ phone ਲਾਇਆ ਜਾਏ ਤੇ ਅੱਗੋਂ ਉਸਤਾਦ ਹੋਣੀ busy ਨੇ, ਹਮ ਹਾਂ

ਬੜਾ problem ਹੀ ਇਹੀ ਆ ਨਾ ਕਿ ਗਰਮੀ ਬੜੀ ਪੈਂਦੀ ਪਈ ਹੈ ਯਾਰ ਤੂੰ ਦੇਖ ਇੱਕ ਚੀਜ਼ note ਕਰ ਕਿ ਮਈ ਦਾ ਮਹੀਨਾ ਚੱਲਦਾ ਪਿਆ ਤੇ ਇੰਨੀ ਗਰਮੀ ਪੈਂਦੀ ਵੀ ਮੈਂ ਸੋਚਦੀ ਪਈ ਹਾਂ ਕਿ ਜੂਨ ਜੁਲਾਈ 'ਚ ਕੀ ਬਣੇਗਾ ਯਾਰ।

ਤਾਂ ਵੀ ਯਾਰ ਬੰਦੇ ਨੂੰ ਇਹੀ ਹੁੰਦਾ ਪਰ ਗਰਮੀ 'ਚ ਨਾ ਕੰਮ ਕਰਨਾ ਵੀ ਬੜਾ ਔਖਾ ਲੱਗਦਾ ਹੈ ਕਿਉਂਕਿ ਗਰਮੀ ਵਗ਼ੈਰਾ ਬੜੀ ਹੁੰਦੀ ਹੈ ਨਾ ਬੰਦੇ ਨੂੰ ਸਮਝ ਹੀ ਨੀ ਆਉਂਦਾ ਬੰਦਾ ਕੀ ਕਰੇ ਕੀ ਨਹੀਂ ਪਾ ਲਾਉਣ ਦਾ ਵੀ ਬੰਦੇ ਨੂੰ ਆਲਸ ਆਉਂਦਾ ਮਤਲਬ ਹੈ ਨਹਾਤੇ ਦਾ ਵੀ ਸਵੇਰੇ ਬੰਦਾ fresh ਹੋ ਕੇ ਕੰਮ ਤੇ ਜਾਂਦਾ ਸਰਦੀਆਂ ਦਾ ਕਿ ਚੱਕਰ ਹੈ, ਕਿ ਬੰਦਾ ਨਹਾਉਂਦਾ ਨਾ ਸਾਰਾ ਦਿਨ fresh fresh ਹੋਇਆ ਰਹਿੰਦਾ ਕਿਉਂਕਿ ਹਨਾ ਸੁਸਤੀ ਵਗ਼ੈਰਾ ਗਰਮੀਆਂ 'ਚ ਨਾ ਸੁਸਤੀ ਵਗ਼ੈਰਾ ਵੀ ਬੜੀ ਪੈਂਦੀ ਹੈ ਪਰ ਜੇ ਆਪਾਂ ਗੱਲ ਕਰੀਏ ਗਰਮੀ ਦੀ ਤੇ ਮੈਂ ਤੈਨੂੰ ਦੱਸਦੀ ਪਈ ਨਾ ਹਰ ਸਾਲ ਹਰ ਸਾਲ ਨਾ ਮੈਨੂੰ ਲੱਗਦਾ ਗਰਮੀ ਦੇ ਨਵੇਂ record ਬਣਦੇ ਜਾਂਦੇ ਆ record ਬਣਦੇ ਜਾਂਦੇ ਆ ਉਹ ਜਿੱਦਾਂ ਗਰਮੀਆਂ ਦੀ ਉਹਦੀ ਗੱਲ ਕੀਤੀ ਜਾਵੇ ਮਤਲਬ ਦਿੱਲੀ ਦੀ ਗੱਲ ਕੀਤੀ ਜਾਵੇ ਤੇ ਹੁਣ ਹੀ ਉਹਦਾ temperature ਕਿੰਨਾ high ਜਾ ਰਿਹਾ ਹੈ।

ਸਾਡੇ ਪਠਾਨਕੋਟ 'ਚ ਕਿਹੜੀ ਘੱਟ ਪੈ ਰਹੀ ਹੈ ਇੱਥੇ ਵੀ ਮਤਲਬ ਪੂਰੀ ਸਿੱਖਰਾਂ ਤੇ ਹੈ ਗਰਮੀ, ਓਦਾਂ ਦੀ ਕੋਈ ਗੱਲ ਨੀ ਕੱਲ੍ਹ ਰਾਤੀ ਤੇ ਚੱਲ ਮੌਸਮ ਠੀਕ ਹੋ ਗਿਆ ਤੇ ਥੋੜ੍ਹਾ settle ਹੋ ਗਿਆ ਨਹੀਂ ਉਞ ਤੇ ਬੜਾ ਔਖਾ ਹੋਇਆ ਪਿਆ। ਮੈਂ ਵੀ ਤੇ ਇਹੀ ਕਹਿਨੀ ਹਾਂ ਜੂਨ ਮਹੀਨਾ ਹਾਲੇ ਪਏ ਦਾ ਹੈ ਤੇ ਜੂਨ ਮਹੀਨੇ 'ਚ ਜ਼ਿਆਦਾ ਕਹਿੰਦੇ ਹੁੰਦੇ ਆ ਨਾ ਕਿ ਜੇਠ ਮਹੀਨਾ ਹੋਵੇ ਤੇ ਗਰਮੀ ਜ਼ਿਆਦਾ ਪੈਂਦੀ ਹੈ ਪਰ ਹਾਲੇ ਤੇ ਮਈ 'ਚ ਇਹੀ ਹਾਲਤ ਹੋਈ ਪਈ ਹੈ, ਪਰ ਸਭ ਤੋਂ ਪਹਿਲੇ ਸੋਚਣ ਵਾਲੀ ਗੱਲ ਤੇ ਇਹ ਆ ਨਾ ਕਿ ਗਰਮੀ ਪੈਂਦੀ ਕਿਉਂ ਹੈ ਇੰਨੀ ਹਨਾ, ਹਮ ਗਰਮੀ ਦਾ main ਕਾਰਨ ਕੀ ਆ ਅੱਛਾ ਮੈਂ ਤੈਨੂੰ ਪੁ਼ੱਛਿਆ ਤੂੰ ਤੂੰ ਨਾ ਥੋੜ੍ਹਾ ਦਿਮਾਗ ਤੋਂ active ਨੀ ਮੈਨੂੰ ਲੱਗਦਾ ਪਿਆ, ਤੂੰ ਦੱਸ ਗਰਮੀ ਕਿਉਂ ਪੈਂਦੀ ਹੈ? ਹਮ ਹਾਂ।

ਤੇ ਜੇ industries ਲੱਗ ਜਾਏ ਤੇ ਉਹਦੇ ਲਈ ਕੀ ਜਗ੍ਹਾ ਦੀ ਲੋੜ ਪੈ ਜਾਏ ਤੇ ਜਗ੍ਹਾ ਵਾਸਤੇ ਕੀ ਕਰੀ ਜਾਂਦੇ ਜਿਹੜੇ ਜੰਗਲ ਵਗ਼ੈਰਾ ਲੋਕੀ ਕੱਟੀ ਜਾ ਰਹੇ pollution ਵੱਧਦਾ ਹੀ ਪਿਆ ਹੈ ਵੱਧਦਾ ਹੀ ਪਿਆ, ਵੱਧਦਾ ਹੀ ਪਿਆ ਤੇ pollution ਮਤਲਬ ਗਰਮੀ ਵਗ਼ੈਰਾ ਵਧੇਗੀ ਤਾਪਮਾਨ ਵਧੈਗਾ ਹੁਣ pollution ਦਾ ਸਭ ਤੋਂ ਪਹਿਲੇ ਆਪਾਂ ਜੇ pollution ਕਿੰਨੇ ਤਰ੍ਹਾਂ ਦਾ ਹੁੰਦਾ ਨਾ ਹੁਣ ਸਭ ਤੋਂ ਪਹਿਲੇ ਇੱਕ ਮੇਨ ਕਾਰਨ ਦੇਖ ਇਹੀ ਆ ਕਿ ਜਿੱਦਾਂ population ਵੱਧਦੀ ਪਈ ਆ ਤੇ ਓਦਾਂ ਹੀ ਆਵਾਜ਼ਾਈ ਦੇ ਸਾਧਨ ਵੱਧਦੇ ਪਏ ਆ ਨਾ, ਗੱਡੀਆਂ ਮੋਟਰਾਂ ਇੰਨੀ ਚੱਲਦੀ ਪਈ ਸੜ੍ਹਕਾਂ ਤੇ ਆਪਾਂ ਆਮ ਆਮ ਦੇਖਦੇ ਹਾਂ traffic ਵਗ਼ੈਰਾ ਕਿੰਨੀ ਹੋਈ ਹੁੰਦੀ ਆ ਨਾ, ਤੇ ਹੁਣ traffic 'ਚ ਜਿਹੜਾ ਧੂੰਆ ਵਗ਼ੈਰਾ ਨਿੱਕਲਦਾ ਉਹ air pollution ਕਰਦਾ ਹੈ natural ਜਿਹੀ ਗੱਲ ਆ ਫਿਰ ਤੂੰ ਦੇਖਿਆ ਸ਼ਹਿਰਾਂ 'ਚ ਨਾ ਬੜੀ ਘੱਟ ਤੁਸੀਂ ਤੂੰ ਤਾਂ ਚੱਲ ਪਿੰਡ 'ਚ ਰਹਿਨਾ ਨਾ ਤੇ ਤੈਨੂੰ ਇਹ benefit ਹੋ ਜਾਂਦਾ ਆ, ਕਿ environment ਦੇਖਣ ਨੂੰ ਮਿਲਦਾ ਤੇ ਸਾਡੇ ਸ਼ਹਿਰਾਂ ਦੀ ਗੱਲ ਕੀਤੀ ਜਾਏ ਤੇ ਇੱਥੇ environment ਦਾ ਤੇ ਮੈਨੂੰ ਲੱਗਦਾ e ਵੀ ਨੀ ਰਹਿ ਗਏ ਦਾ ਕਿਤੇ ਕਿਤੇ ਹੈ ਕੋਈ ਬੂਟਾ ਵਗ਼ੈਰਾ ਜਾਂ park ਵਗ਼ੈਰਾ ਤੇ ਮਿਲ ਜਾਏਗਾ otherwise ਹੁਣ ਤਾਂ ਚਲੋ ਅੱਗੇ ਨਾਲੋਂ ਕਾਫ਼ੀ ਡਿਪ~ ਮਤਲਬ ਅਹ ਸੁਧਾਰ ਕਰਦੇ ਪਏ ਹੈ। ਕਿ ਜਿੱਦਾਂ ਸੜ੍ਹਕਾਂ ਤੇ ਹਨਾ divider ਵਗ਼ੈਰਾ ਤੇ ਬੂਟੇ ਵਗ਼ੈਰਾ ਫੁੱਲ ਵਗ਼ੈਰਾ ਲਗਾਉਂਦੇ ਪਏ ਹੈ ਕਿਉਂ ਕਿਉਂਕਿ environment ਬਹੁਤ ਜ਼ਰੂਰੀ ਹੈ ਨਾ ਸਾਡੇ ਲਈ ਬੂਟੇ ਵਗ਼ੈਰਾ ਤੇ ਪੇੜ੍ਹ ਤੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ important ਹੈ ਤੇ ਅੱਜ ਜਿੰਨੀ ਗਰਮੀ ਪੈ ਰਹੀ ਆ ਨਾ ਤੇ ਜਿੰਨੀ ਮਰਜ਼ੀ ਬੰਦਾ,

ਹਾਂ ਹਾਂ ਅੰਮ੍ਰਿਤਸਰ 'ਚ ਵੀ ਬੜੀ ਗਰਮੀ ਪੈਂਦੀ ਹੈ ਯਾਰ no doubt

ਹਾਂ ਮੈਂ ਤੈਨੂੰ ਇਹੀ ਗੱਲ ਕਹਿ ਰਹੀ ਹਾਂ ਨਾ ਕਿ ਜੇ ਆਪਾਂ ਕਹਿੰਦੇ ਹਾਂ ਨਾ ਕਿ ਪਿੰਡਾਂ 'ਚ ਜ਼ਿਆਦਾ ਗਰਮੀ ਪੈਂਦੀ ਹੈ ਸ਼ਹਿਰਾਂ ਦੇ regarding ਪਰ ਇਹ ਵੀ ਤਾਂ ਗੱਲ ਹੁੰਦੀ ਆ ਨਾ ਕਿ ਜੇ ਪਿੰਡਾਂ 'ਚ ਗਰਮੀ ਪੈਂਦੀ ਹੈ ਨਾ ਪਰ ਪਿੰਡਾਂ ਦਾ ਸਵੇਰ ਦਾ ਤੇ ਸ਼ਾਮ ਦਾ ਨਾ ਮੌਸਮ ਏਦਾਂ ਦਾ ਹੁੰਦਾ ਕਿ ਕਾਫ਼ੀ ਅੱਛਾ ਹੋ ਜਾਂਦਾ ਕਿ ਠੰਢਾ ਹੋ ਜਾਂਦਾ ਕਿਉਂ ਕਿਉਂਕਿ ਬੂਟੇ ਵਗ਼ੈਰਾ ਲੱਗੇ ਹੁੰਦੇ ਨਾ, ਸਵੇਰੇ ਵਗ਼ੈਰਾ ਹਵਾ ਵਗ਼ੈਰਾ ਚੱਲ ਪਈ ਸ਼ਾਮ ਦੀ ਵੀ ਹਵਾ ਚੱਲ ਪਈ ਯਾਰ ਇਹ ਸਭ ਚੀਜ਼ਾਂ ਬੜੀ ਮਤਲਬ ਫ਼ਰਕ ਪਾਉਂਦੀਆਂ ਕਿਤੇ ਨਾ ਕਿਤੇ ਗਰਮੀ 'ਚ ਯਾਰ।

ਹਾਂ ਮੈਨੂੰ ਲੱਗਦਾ ਅੱਜ ਦਾ time ਜਿੰਨਾ pollution ਵੱਧ ਰਿਹਾ ਨਾ ਤੇ ਸਾਨੂੰ ਇਹ ਤੇ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਕਿ ਨਾ ਬੂਟੇ ਵਗ਼ੈਰਾ ਲਾਈਏ, ਹਨਾ ਹਵਾ ਵਗ਼ੈਰਾ ਅੱਛੀ ਲਈ flowers ਵਗ਼ੈਰਾ ਜਿੱਦਾਂ ਲੋਕੀ ਲਾਉਂਦੇ ਆ ਪੇੜ੍ਹ ਵਗ਼ੈਰਾ ਲਾਉਂਦੇ ਆ ਉਹਦੇ ਲਈ best ਆ ਹਨਾ ਇਹ ਚੀਜ਼ ਕਿਉਂਕਿ ਮੈਂ ਤੈਨੂੰ ਇਹੀ ਗੱਲ ਕਹੀ ਨਾ ਕਿ pollution ਇੰਨਾ ਜ਼ਰੂਰੀ ਨਹੀਂ ਹੈ ਕਿ ਸਾਡੇ ਮਤਲਬ ਤਾਪਮਾਨ ਨੂੰ ਗਰਮ ਕਰਦਾ ਉਹਦੇ ਨਾਲ ਨਾਲ ਸਾਨੂੰ health ਨੂੰ ਲੈ ਕੇ ਵੀ ਬੜੇ issue create ਕਰਦਾ, ਹੁਣ ਜਿੱਦਾਂ ਮੈਂ ਤੈਨੂੰ ਕਿਹਾ ਨਾ air pollution ਦੀ ਜਿੱਦਾਂ ਗੱਲ ਕੀਤੀ ਆ ਹੁਣ ਆਹ ਧੂੰਆ ਵਗ਼ੈਰਾ ਜਦੋਂ ਹੁੰਦਾ ਆ ਠੀਕ ਹੈ ਇਹਦੇ ਨਾਲ ਸਾਨੂੰ problem ਕੀ ਆ ਰਹੀ ਆ ਕਿ ਮਤਲਬ ਜਿੱਦਾਂ, ਕਹਿੰਦੇ ਆ ਨਾ ਕਿ ਓਜੋਨ ਪਰਤ ਬਣੀ ਹੋਈ ਆ ਹਨਾ ਛੱਤਰੀ type ਬਣੀ ਹੋਈ ਆ ਫਿਰ ਕਿਤੇ ਨਾ ਕਿਤੇ pollution ਕਰਕੇ ਉਹਦੇ ਵਿੱਚ ਵੀ ਛੇਦ ਹੋਣੇ ਸ਼ੁਰੂ ਹੋ ਗਏ ਆ ਤੇ ਕਹਿੰਦੇ ਆ ਨਾ ਕਿ sun ਦੀਆਂ ਜਿਹੜੀਆਂ ਕਿਰਨਾਂ ਹੁੰਦੀਆਂ ਜਦੋਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਨੇ ਜਿਹੜੀਆਂ

Create ਕਰਦਾ like cancer ਜਾਂ skin cancer ਇਹਦੇ ਕਰਕੇ ਹੀ ਹੁੰਦਾ main second ਚੀਜ਼ i think ਕਿ ਇਹ ਹੁੰਦੀ ਆ ਕਿ ਜਿੱਦਾਂ factories ਵਗ਼ੈਰਾ ਲੱਗਦੀਆਂ ਆਂ ਹਨਾ industries ਵਗ਼ੈਰਾ ਹੁੰਦੀਆਂ ਉਹ 'ਚ ਜਿਹੜਾ ਸਮਾਨ ਸਮੂਨ ਬਣਦਾ i know ਇਹ ਕੰਮਾਂ ਲੋਕਾਂ ਨੂੰ ਕੰਮ ਤੇ provide ਕਰ ਰਿਹਾ ਪਰ ਇਹਦੇ ਵਗ਼ੈਰਾ ਜਿਹੜਾ ਇਹਦੇ ਵਿੱਚ ਧੂੰਆ ਵਗ਼ੈਰਾ ਨਿੱਕਲਦਾ ਉਹ ਕਿੰਨਾ pollution ਫੈਲਾਉਂਦਾ ਹੈ second thing ਉਹ air pollution ਤੇ ਫੈਲਾਉਂਦਾ ਫੈਲਾਉਂਦਾ ਉਹਦੇ ਨਾਲ ਜਿਹੜਾ ਉਹਦੇ ਅੰਦਰ ਅਹ ਕੂੜਾ ਵਗ਼ੈਰਾ ਨਿੱਕਲਦਾ ਹੈ ਉਹ ਲੋਕੀ ਨਹਿਰਾਂ ਨੂਹਰਾਂ ਪਵਾਉਂਦੇ ਕਿਉਂਕਿ ਹੋਰ ਕੋਈ ਤਾਂ ਸਾਧਨ ਹੀ ਹੈ ਨੀ ਪਰ

ਨਹੀਂ factories ਦੇਖੀਆਂ ਨੀ ਹੈ ਪਰ ਸੁਣਿਆ ਬਹੁਤ ਹੈ।

ਹਾਂ ਤੇ ਜਿੱਦਾਂ ਤੁਸੀਂ ਕਿਹਾ ਨਾ ਕਿ ਮਿੱਟੀ ਨੂੰ ਕਾਫ਼ੀ ਨੁਕਸਾਨ ਹੁੰਦਾ ਫਿਰ ਉਹ ਕੀ ਕਰਦਾ land pollution ਕਰਦਾ ਉਹ ਚਾਹੁੰਦੇ ਤਾਂ ਨੀ ਇਹਨੂੰ ਹੁੰਦਾ ਪਰ ਨਾ ਚਾਹੁੰਦੇ ਹੋਏ ਵੀ ਜੇ ਇਹ problem create ਹੋ ਜਾਂਦੀ ਆ ਨਾ land pollution ਦੇਖ ਇੱਕ factory ਜਿਹੜੀ ਆ ਨਾ ਕਿੰਨੀ ਤਰ੍ਹਾਂ ਨਾਲ ਸਾਨੂੰ ਮਤਲਬ problems create ਕਰਦੀ ਆ,

ਹਾਂ ਹਾਂ ਫਿਰ ਬਿਲਕੁਲ ਬਿਲਕੁਲ ਇਹ pollution ਕਰਕੇ ਹੀ ਹੁਣ ਜਿੱਦਾਂ ਅਹ ਤੁਸੀਂ ਕਿਹਾ DJ ਦੀ ਗੱਲ ਕੀਤੀ ਆਹ ਬੁਲਟ ਵਗ਼ੈਰਾ ਜਿਹੜੇ ਬੁਲ~ bullet proof ਜਿਹੜੀ ਆਵਾਜ਼ਾਂ ਕੱਢਦੇ ਆ ਪਟਾਕੇ ਵਗ਼ੈਰਾ ਤੋਂ ਬਿਨਾਂ ਹੁਣ ਬੁਲਟ ਆਉਣ ਲੱਗ ਪਏ ਇਸੇ ਕਰਕੇ ਆਏ ਆ ਮਤਲਬ ਲੋਕੀ ਕਹਿੰਦੇ ਤੇ ਆ ਨਾ ਕਿ ਕਿਉਂ ਬੰਦ ਕਰ ਦਿੱਤੇ ਜਾਂ ਪਟਾਕੇ ਤੋਂ ਬਿਨਾਂ ਬੁਲਟ ਨੀ ਹੁੰਦਾ but ਇਹ ਸੋਚਣ ਵਾਲੀ ਗੱਲ ਹੈ ਨਾ ਕਿ ਸਰਕਾਰ ਤਾਂ ਪਲ~ pollution ਘੱਟ ਕਰਨ ਦੇ ਜਿੰਨੇ ਕਾਰਨ ਹੋ ਸਕਦੇ ਆ ਜਿੰਨਾ ਉਹਨਾਂ ਕੋਲ solution ਹੋ ਸਕਦਾ ਉਹ ਕਰਨ ਦੀ ਕੋਸ਼ਿਸ਼ ਕਰਦੇ ਪਏ ਆ।

ਇਹਦਾ ਕਾਰਨ ਕੀ ਹੈ ਹਨਾ ਇਹਦਾ ਕਾਰਨ ਇਹ ਹੈ ਕਿ ਅਸੀਂ ਮਤਲਬ ਕਿਤੇ ਨਾ ਕਿਤੇ ਹੁਣ ਸਾਡੀ generation ਹੈ ਇਸ ਚੀਜ਼ ਨੂੰ ਲੈ ਕੇ ਕਾਫ਼ੀ aware ਹੋ ਰਹੀ ਹੈ, ਤੇ ਸਾਡੇ ਕੋਲ ਜਿੰਨੇ ਹੋ ਸਕਦਾ ਓਨੇ possible ਅਹ ਮਤਲਬ ਅਹ ਜਿੰਨਾ ਹੋ ਸਕਦਾ ਆਪਾਂ ਇਸ ਚੀਜ਼ ਨੂੰ ਮਤਲਬ ਜ਼ਿਆਦਾ ਤੋਂ ਜ਼ਿਆਦਾ ਕਰਦੇ, ਜਿੱਦਾਂ ਹੁਣ ਤੁਸੀਂ ਕਿਹਾ ਨਾ ਕਿ ਸਫ਼ਾਈ ਵਗ਼ੈਰਾ ਰੱਖਣੀ ਆਂ better ਕਿਉਂਕਿ ਕਹਿੰਦੇ ਆ ਨਾ ਕਿ ਘਰਾਂ ਤੋਂ ਸ਼ੁਰੂਆਤ ਕੀਤੀ ਜਾਏਗੀ ਤੇ ਅੱਗੇ ਬੰਦਾ, ਇਹਨੂੰ ਅੱਗੇ ਅੱਗੇ ਹੋਰ ਲੈ ਕੇ ਜਾਂਦਾ ਕਿ ਘਰ ਤੋਂ ਸ਼ੁਰੂਆਤ ਕੀਤੀ ਗਈ ਸਭ ਤੋਂ best ਹੁੰਦੀ ਹੈ ਕਿ ਅਸੀਂ ਜੇ ਆਪਣਾ ਘਰ ਸਾਫ਼ ਰੱਖਾਂਗੇ ਫਿਰ ਸਾਡਾ ਆਸਪਾਸ ਆ ਜਾਂਦਾ, ਫਿਰ ਉਹਨੂੰ ਸਾਫ਼ ਰੱਖਾਂਗੇ, ਹੁਣ ਜਿੱਦਾਂ plastic ਵਗ਼ੈਰਾ ਦੀ ਗੱਲ ਕੀਤੀ ਜਾਏ ਤੇ ਪਾ~ plastic ਤੇ ਮੈਨੂੰ ਲੱਗਦਾ ਇੱਕ ਏਦਾਂ ਦੀ,

ਉਹ ਉਹ ਨਾ ਤਾਂ ਸੜਦਾ ਆ ਤੇ ਨਾ ਹੀ ਗਲਦਾ ਆ ਤੇ ਤੁਸੀਂ ਕਦੇ ਇੱਕ ਚੀਜ਼ note ਕਰਿਓ ਕਿ ਜਦੋਂ ਵੀ ਉਹਨੂੰ ਆਪਾਂ ਸਾੜਦੇ ਹਾਂ ਨਾ ਤੇ ਇੱਕ ਅਜ਼ੀਬ ਜਿਹਾ chemical create ਕਰਦਾ ਉਹ ਵੀ ਉਹ ਸੜਦਾ ਨੀ ਹੈ chemical create ਕਰਦਾ ਕਾਲਾ ਜਿਹਾ ਹੋ ਜਾਏਗਾ ਧੂੰਆ create ਕਰਦਾ ਤੇ seriously ਮਤਲਬ ਸਿਰ ਨੂੰ ਚੜ੍ਹਦਾ seriously ਠੀਕ ਹੈ ਤੇ ਸਾਨੂੰ ਇਹਦਾ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਨਾ ਕਿਤੇ ਆਪਾਂ ਇਹਦਾ use ਘੱਟ ਕਰੀਏ ਅਸੀਂ ਮੈਂ ਇਹ ਨੀ ਕਹਿੰਦੀ ਕਿ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ ਕਿਉਂਕਿ plastic ਤਾਂ ਆਪਾਂ ਕਵਾਂਗੇ ਕਿ ਹਾਂ ਵੀ ਬਿਲਕੁਲ ਯੂ~ use ਕਰਨਾ ਹੀ ਬੰਦ ਕਰ ਦੇਈਏ ਇਹ ਤਾਂ ਕਦੇ ਹੋ ਨੀ ਸਕਦਾ ਠੀਕ ਹੈ, ਕਿ ਕਿਤੇ ਨਾ ਕਿਤੇ ਇਹਦਾ use ਘੱਟ ਕਰ ਦੇਈਏ ਕਿ ਇਹ ਜਿੰਨਾ ਹੀ ਘੱਟ use ਹੋਏਗਾ ਫਿਰ ਓਨਾ ਹੀ ਇਹ ਘੱਟ ਬਣੇਗਾ ਤੇ ਜਿੰਨਾ ਹੀ ਘੱਟ ਬਣੇਗਾ ਤੇ ਜੇ factories ਵਗ਼ੈਰਾ 'ਚ ਵੀ ਜਿੰਨਾ ਇਹਦਾ ਕੰਮ ਹੋਏਗਾ ਫਿਰ ਅੱਗੇ ਇਹਦਾ use ਘੱਟ ਹੁੰਦਾ ਤੇ ਅੱਗੇ ਹਨਾ factories ਵਗ਼ੈਰਾ 'ਚ ਵੀ ਓਨਾ ਹੀ ਜ਼ਿ~ ਮਤਲਬ ਅਹ ਨਿਕਲੇਗਾ ਗੰਦ ਵਗ਼ੈਰਾ,

ਮਤਲਬ ਰੋਜ਼ਗਾਰ ਲੋਕਾਂ ਦਾ ਚੱਲਦਾ ਹੈ, ਬਸ ਇਹ ਹੈ ਕਿ ਥੋੜ੍ਹਾ ਜਿਹਾ ਉਹਨੂੰ balancing ਕਰਕੇ ਚੱਲੀਏ ਹੁਣ like ਜਿੱਦਾਂ ਅਹ ਮਤਲਬ ਅਹ ਗੱਡੀਆਂ ਮੋਟਰਾਂ ਦੀ ਗੱਲ ਕੀਤੀ ਜਾਵੇ ਤੇ

ਹਾਂ ਮੈਂ ਤੈਨੂੰ ਇਹੀ ਗੱਲ ਕਹੀ ਨਾ ਕਿ ਆਪਣੇ ਅੱਗੇ ਅੱਗੇ develop ਤਾਂ ਕਰ ਰਹੇ ਆ ਨਾ but ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਕਿ ਇਹਨਾਂ ਨੂੰ ਆਪਾਂ reuse ਕਿੱਦਾਂ ਕਰ ਸਕਦੇ ਹਾਂ ਜਾਂ ਜਿੰਨੀਆਂ ਚੀਜ਼ਾਂ ਹੋ ਸਕੇ ਸਾਨੂੰ reuse ਕਰਨੀਆਂ ਚਾਹੀਦੀਆਂ ਜਾਂ ਕੀ ਕਰਨਾ ਚਾਹੀਦਾ ਨਾ ਕਿ ਕਿੱਦਾਂ ਕਿੱਦਾਂ ਇਹਦਾ ਮਤਲਬ create ਹੋਣਾ ਚਾਹੀਦਾ ਹੈ, ਕਿ ਮਤਲਬ ਕਹਿੰਦੇ ਆ ਨਾ ਕਿ ਜੇ ਕੋਈ ਆਪਾਂ ਕੰਮ ਕਰਦੇ ਪਏ ਹਾਂ ਤੇ ਸਾਨੂੰ ਉਹਦੇ ਵਿੱਚ ਨੁਕਸਾਨ ਵੀ ਤਾਂ ਪਤਾ ਹੋਣਾ ਚਾਹੀਦੇ, ਜਿੱਦਾਂ ਹੁਣ ਆਪਾਂ ਅੱਗੇ ਅੱਗੇ ਅੱਗੇ ਅੱਗੇ ਅੱਗੇ ਅੱਗੇ ਤਰੱਕੀ ਦੇ ਵੱਲ ਵਧੀ ਜਾ ਰਹੇ ਹਾਂ ਵਧੀ ਜਾ ਰਹੇ ਹਾਂ ਇਹ i know ਇਹ ਸਾਡੇ ਲਈ ਚੰਗਾ ਆ

ਕਹਿੰਦੇ ਹਾਂ ਨਾ ਸਾਫ਼ environment ਦੇ ਸਕਦੇ ਆ ਕਿ ਨਹੀਂ ਸਾਨੂੰ ਇਹ ਤੇ ਵੀ ਤੇ ਬੜਾ depend ਹੋਣਾ ਮਤਲਬ ਧਿਆਨ ਦੇਣਾ ਚਾਹੀਦਾ ਨਾ ਕਿਉਂਕਿ ਮੈਨੂੰ ਲੱਗਦਾ environment ਆ ਤੇ ਆਪਾਂ ਹੈ ਤੇ ਸਾਨੂੰ ਚੰਗਾ environment ਮਿਲੇਗਾ ਤੇ ਆਪਾਂ health issue ਨੂੰ ਲੈ ਕੇ ਆਪਾਂ ਠੀਕ ਰਵਾਂਗੇ। ਮੈਂ ਤਾਂ ਫਿਲਹਾਲ ਹਾਲੇ ਤਾਂ ਕਦੇ use ਕੀਤੀਆਂ ਨੀ ਆਂ ਦੇਖੋ ਨਾ ਜਿੱਦਾਂ ਦੀ ਕਿੱਦਾਂ ਦੀ ਗੱਲ ਹੈ ਨਾ ਕਿ ਮੈਂ ਥੋਨੂੰ ਕਹਿ ਰਹੀ ਹਾਂ ਕਿ reuse ਕਿੱਦਾਂ ਅਰੇ ਨਹੀਂ ਏਦਾਂ ਦੀ ਤਾਂ ਛੋਟੀ ਮੋਟੇ reuse ਤਾਂ ਮੈਨੂੰ ਲੱਗਦਾ ਸਾਰੇ ਹੀ ਕਰਦੇ ਆ, ਆਪਾਂ ਵੀ ਕੀਤੇ ਹੋਏ ਆ like money plant ਲਾ ਲਿਆ ਜਾਂ ਹੋਰ ਵੀ ਜਿੱਦਾਂ ਧਣੀਆ ਪੂਦੀਨਾ ਕੋਠਿਆਂ ਤੇ ਆਮ bottles ਤੇ ਲੱਗਾ ਹੁੰਦਾ but ਕੋਈ ਇਹਦਾ permanent solution ਤਾਂ ਨੀ ਨਾ ਆਇਆ ਹਾਲੇ ਤੱਕ ਮੈਂ ਉਹਦੀ ਗੱਲ ਕਰ ਰਹੀ ਹਾਂ,

ਦੂਜੀ ਗੱਲ ਇਹ ਆ ਕਿ ਉਹਨੂੰ ਜਿੱਦਾਂ ਤੁਸੀਂ ਇਹ ਗੱਲ ਕਹੀ ਨਾ ਤਾਂ best ਗੱਲ ਕਹੀ ਹੈ ਕਿ ਉਹਨੂੰ ਅੱਗ ਨੀ ਲਾਉਣੀ ਚਾਹੀਦੀ ਉਹਦਾ ਆਪਾਂ reuse ਕਰ ਸਕਦੇ ਹਾਂ like ਘਰ ਨੂੰ decorate ਕਰਨ 'ਚ ਉਹਦਾ ਬੜਾ ਯੋਗਦਾਨ ਹੋ ਸਕਦਾ, ਉਹਨੂੰ ਆਪਾਂ decorate ਕਰ ਸਕਦੇ ਹਾਂ।

ਨਹੀਂ ਮੈਂ ਉਹੀ ਗੱਲ ਕਹਿ ਰਹੀ ਹਾਂ ਨਾ ਕਿ ਮੈਨੂੰ ਤਾਂ ਏਦਾਂ ਲੱਗਦਾ ਕਿ ਜੇ ਆਪਾਂ pollution ਦੀ ਗੱਲ ਕਰੀਏ ਨਾ ਆਪਾਂ ਜੇ pollution ਦੀ ਗੱਲ ਕਰੀਏ ਨਾ ਤੇ ਸਾਨੂੰ ਆਪਣੇ ਤੋਂ ਸ਼ੁਰੂਆਤ ਕਰਨੀ ਚਾਹੀਦੀ, ਸਭ ਤੋਂ ਪਹਿਲੇ ਮੈਂ ਤੇ ਦੋ ਚਾਰ ਚੀਜ਼ਾਂ ਜਿਹੜੀਆਂ ਮੈਂ ਕਹਿਨੀ ਕਿ follow ਕਰਨੀਆਂ ਚਾਹੀਦੀਆਂ ਹਰ ਇੱਕ person ਨੂੰ first ਅਹ ਗੱਡੀਆਂ ਮੋਟਰਾਂ ਸਭ ਨੂੰ ਚਾਹੀਦੀ ਹੈ, ਸਕੂਟਰੀ ਸਭ ਨੂੰ ਚਾਹੀਦੀ ਹੈ, ਮੋਟਰ ਸਾਈਕਲ ਸਭ ਨੂੰ ਚਾਹੀਦਾ ਪਰ ਜਿੰਨਾ ਹੋ ਸਕੇ ਅੱਜ ਕੱਲ੍ਹ ਸਾਇਕਲ ਤੇ ਬੜਾ ਜ਼ੋਰ ਦਿੱਤਾ ਗਿਆ ਹੈ ਤੇ ਸਾਇਕਲ ਵੀ ਬੜੀ ਤਰ੍ਹਾਂ ਦੇ ਆ ਗਏ ਨਾ, ਤੇ ਜ਼ਿਆਦਾ ਤੋਂ ਜ਼ਿਆਦਾ ਬੰਦਾ ਉਹ use ਕਰੇ ਜਿੱਦਾਂ ਹਰ ਸਾਲ birthday ਆਉਂਦਾ ਤੇ ਆਪਣੇ birthday ਤੇ ਘਰ ਕੁਛ ਨਾ ਕੁਛ ਤਾਂ ਪੇੜ ਵਗ਼ੈਰਾ ਜਾਂ ਏਦਾਂ ਦੀਆਂ ਚੀਜ਼ਾਂ ਲਾਉਣੀਆਂ ਚਾਹੀਦੀਆਂ। ਹਮ ਮਤਲਬ ਅਸੀਂ ਅਸੀਂ ਕਿਸੇ ਨੂੰ ਕਿਉਂ ਕਹਿਣਾ ਕਹਿੰਦੇ ਆ ਨਾ ਸਭ ਤੋਂ ਪਹਿਲੇ ਆਪਣੇ ਤੇ ਅਮਲ ਕਰੋ ਫਿਰ ਆਪਾਂ ਕਿਸੇ ਨੂੰ ਯਾਰ ਗੱਲ ਕਹਿ ਸਕਦੇ ਹਾਂ।

ਪਤਾ ਹੈ ਹਾਂ NGO s ਨੀ ਮਤਲਬ ਇਹਦੇ ਆਪਣੇ ਅੱਜ ਕੱਲ੍ਹ ਬੜੇ ਸਾਰੇ societies ਚੱਲੀਆਂ ਹੋਈਆਂ ਲੋਕਾਂ ਨੇ ਹਨਾ societies ਬਣਾਈਆਂ ਹੁੰਦੀਆਂ ਲੋਕਾਂ ਨੂੰ ਇਹ ਇਹ ਉਹ ਕਰਨ ਵਾਸਤੇ ਜਾਗਰੂਕ ਕਰਨ ਵਾਸਤੇ ਕਿ ਪੇੜ੍ਹ ਨਾ ਕੱਟੋ save water save the earth ਤਾਂ schools 'ਚ ਵੀ ਯਾਰ ਸਰਕਾਰ ਵੱਲੋਂ ਵੀ ਬੜਾ ਕੁਛ, ਚਲਾਇਆ ਜਾ ਰਿਹਾ like schools ਵਗ਼ੈਰਾ 'ਚ ਬੱਚਿਆਂ ਨੂੰ education ਦਿੱਤੀ ਜਾਂਦੀ ਹੈ ਫਿਰ days ਮਨਾਏ ਜਾਂਦੇ ਆ earth day ਮਨਾਇਆ ਜਾਂਦਾ save water save earth save tree ਇਹ ਸਭ ਚੀਜ਼ਾਂ ਕੀਤੀਆਂ ਜਾਂਦੀਆਂ, ਮੈਨੂੰ ਲੱਗਦਾ ਇਹ ਸਭ ਸਾਡੇ ਲਈ best ਹੈ

ਕੀ ਕੀ ਆਪਾਂ ਦੇਖਦੇ ਪਏ ਹਾਂ ਆਪਣੇ ਅਹ environment 'ਚ ਜਾਂ ਕੀ ਕੀ development ਆਉਣੇ ਚਾਹੀਦੇ, ਮੈਨੂੰ ਲੱਗਦਾ ਕਿਸੇ ਨੂੰ ਕਹਿਣ ਤੋਂ ਪਹਿਲਾਂ ਅਸੀਂ ਆਪ ਸ਼ੁਰੂਆਤ ਕਰੀਏ ਤਾਂ best ਆ ਕਿਸੇ ਨੂੰ ਬੰਦਾ ਸਿੱਖਿਆ ਫਿਰ ਹੀ ਦੇ ਸਕਦਾ ਜੇ ਉਸ ਬਾਰੇ ਸਾਨੂੰ ਆਪ ਸਿੱਖਿਆ ਹੋਏਗਾ ਆਪ ਆਪਾਂ,

ਉਹ ਮੇਰੀ ਗੱਲ ਸੁਣ ਹੁਣ ਅਗਲੀ ਵਾਰੀ call ਤੂੰ ਮੈਨੂੰ ਕਰੇਂਗਾ ਨਹੀਂ ਮੈਂ ਕੰਨਾਂ ਤੇ ਧਰ ਦੇਣੀਆਂ ਤੇਰੇ,